Hello Hello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

ਮੈ ਵੀ ਠੀਕ ਆ

ਬੱਸ ਚਾਅ-ਚੂ ਪੀਣ ਦੀ ਤਿਆਰੀ ਕਰਦੇ ਪਏ ਆਪਾਂ ਤਾਂ

ਅੱਛਾ ਮੈਨੂੰ ਇੱਕ topic ਬਾਰੇ ਦੱਸੋ ਜਿਹੜਾ

ਜਿਹੜਾ ਆਪਾਂ ਕੱਲ ਕਰੇਇ ਸੀ ਮੰਦਿਰ~ ਮੰਦਿਰ ਬਾਰੇ,

ਉਹ ਤੇ ਚਲੋ ਆਪਾਂ ਕਰ ਈ ਲਿਆ ਸੀ, ਹਨਾ ਕੱਲ ਉਹ ਆਪਣਾ

ਤੇ ਇਹਦੇ ਬਾਰੇ ਕੁਛ ਹੋਰ ਵੀ ਹੈਗਾ ਹੈ ਨਾ ਇਹਦੇ ਇੱਕ ਅਹ ਹੈਗਾ ਸੀ ਇਹਦੇ ਬਾਰੇ ਕੁਛ ਹੁਣ ਵੀ ਲੋਕ ਕਥਾਵਾਂ ਵਿਚ ਰਹਿੰਦੀਆਂ ਨੇ ਜੋ ਸਦੀਆਂ ਤੋਂ ਈ ਨੇ ਤੇ ਮੰਦਿਰ ਦੇ ਨਿਰਮਾਣ ਵਾਲੀਆਂ ਕਹਾਣੀਆਂ ਵਿਚੋਂ ਬਾਰ੍ਹਾਂ ਸਾਲ ਦੇ ਇੱਕ ਹੋਸ਼ਿਆਰ ਲੜਕੇ ਦੀ ਕਹਾਣੀ ਏ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

ਜਿੰਨੇ ਆਪਣੀ ਜਾਨ ਬਚਾਈ ਸੀ ਆਪਣੀ, ਮਤਲਬ, ਕਾਫੀ ਜਾਣਿਆਂ ਦੀ ਜਾਨ ਬਚਾਉਣ ਲਈ

ਬਾਰ੍ਹਾਂ

ਅੱਛਾ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

ਹਮ ਹਮ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

ਫਿਰ ਉਹ ਮਿਲਿਆ ਕਿਵੇਂ ਸੀ ਉਹਨਾਂ ਨੂੰ?

ਇੱਕ ਲੰਬੀ ਯਾਤਰਾ ਤੋਂ ਬਾਅਦ ਥਕਿਆ ਹੋਇਆ ਧਰਮਪਦ ਇਕ ਉਜਾੜ ਬੀਚ ਤੇ ਪਹੁੰਚ ਗਿਆ ਜਿਥੇ ਇੱਕ ਸ਼ਾਨਦਾਰ ਦ੍ਰਿਸ਼ ਦਾ ਧਿਆਨ ਖਿੱਚ~ ਉਸ, ਉਸਦਾ ਧਿਆਨ ਖਿਚਿਆ ਉਸ ਨੂੰ ਤੁਰੰਤ ਪਤਾ ਲੱਗਿਆ ਕਿ, ਇਹ ਤਾਂ,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

ਅੱਛਾ ਅੱਛਾ ਓਹਨੇ ਓਹਨੇ ਬਣਾਇਆ ਸੀ, ਧਰਮਪਦ ਨੇ ਬਣਾਇਆ ਸੀਗਾ?

ਤੇ ਓਥੇ ਜਦੋਂ ਮੰਦਿਰ ਕੋਲ ਪਹੁੰਚੇ ਤਾਂ ਓਥੇ~ ਸ~ ਓਥੇ ਈ ਆਪਣੇ, ਆਪਣੇ ਉਹਨੇਂ ਪਿਤਾ ਨੂੰ ਦੇਖਿਆ ਸੀ, ਤੇ ਓਥੇ ਈ ਆਪਣੇ ਪਿਤਾ ਨੂੰ ਮਿਲਿਆ ਸੀ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

ਮੰਦਿਰ ਉੜੀਸਾ ਦੇ, ਜਿਹੜੇ ਕਾਰੀਗਰ ਦਵਾਰਾ ਬਣਾਇਆ ਗਿਆ ਸੀ ਮੰਦਿਰ ਉਹ, ਉਹ ਸੂਰਜ ਮੰਦਿਰ ਨੂੰ ਬਣਾਉਣ ਲਈ ਬਾਰ੍ਹਾਂ ਹਜ਼ਾਰ ਲੋਕਾਂ ਲੋਕ~ ਬਾਰ੍ਹਾਂ ਹਜ਼ਾਰ ਲੋਕਾਂ ਨੇ ਵਧੀਆ ਮਿੱਟੀ ਤੇ ਬਾਰ੍ਹਾਂ ਸਾਲਾਂ ਤਕ ਮੇਹਨਤ ਕੀਤੀ ਸੀ

ਕਿਹਾ ਜਾਂਦਾ ਏ ਕਿ ਪਰ ਜਦੋਂ ਮੰਦਿਰ ਹਜੇ ਪੂਰਾ ਵੀ ਨੀ ਹੋਇਆ ਸੀ ਨਾ, ਜਿਹੜੀ ਓਹਦੀ last ਵਾਲੀ ਚਾਬੀ

ਪਰ ਓਹਦੇ ਵਿਚ ਕਈ ਮਤਲਬ ਜਿਹੜੇ ਮਿਸਤਰੀ ਕਾਰੀਗਰ ਸੀ ਉਹ ਅਸਫਲ ਰਹੇ ਸੀ, ਕਿਉਂਕਿ ਉਹਨਾਂ ਤੋਂ ਹੋਇਆ ਨੀ ਸੀ ਕੋਈ ਜਾਨਣਾ ਵੀ ਨੀ ਚਾਹੁੰਦਾ ਸੀ ਕਿਵੇਂ ਕਿਵੇਂ ਬਣੂਗਾ

ਪਰ ਉਹਨਾਂ ਨੇ ਇੱਕ last date ਉਹਨਾਂ ਨੇ ਤੈਅ ਕੀਤੀ ਸੀ, ਵੀ ਆਹ date ਨੂੰ ਆਪਾਂ, ਵੀ ਕਰਕੇ ਦੇਖਾਂਗੇ ਫੇਰ ਪ~ ਪਰ ਉਹਨਾਂ ਨੇ ਜਿਹੜੀ ਨ last date ਤੈਅ ਕੀਤੀ ਸੀ,

ਮਜਦੂਰ ਕਿਵੇਂ ਮਰਗੇ ਸੀ? ਉਹਨਾਂ ਨੇ ਜਿਹੜਾ ਅਮ ਜਿਹੜਾ ਦੱਸਿਆ ਨਾ ਵੀ ਮੰਦਿਰ ਪੂਰਾ ਨੀ ਹੋਇਆ ਸੀ ਜਿਹੜੀ ਓਹਦੀ last ਚਾਬੀ ਕਰਕੇ ਉਹਨਾਂ ਨੂੰ ਪਤਾ ਨੀ ਸੀ ਵੀ ਇਹਨਾਂ ਨੇ ਕਿਵੇਂ ਤੋੜਨਾ ਜਿਹੜਾ ਰਾਜਾ, ਰਾਜਾ ਸੀ ਇੱਕ ਸਵੇਰਾ ਰਾਜਾ ਸੀ ਸ਼ਾਇਦ ਕੋਈ

ਓਹਨੇ ਈ ਮਰਵਾਏ ਸੀ ਸ਼ਾਇਦ ਕੁਛ ਏਦਾਂ ਦੀ ਕਹਾਣੀ ਸੀ ਇਹਦੀ ਕੇਹੜਾ ਉਹਨਾਂ project ਪੂਰਾ ਨੀ ਹੋਇਆ ਸੀ ਜਿਹੜਾ ਇਹਨਾਂ ਦਾ project ਸੀ ਨਾ article ਦੇ ਹੋਣ ਦੇ ਨਾਤੇ ਵਿਸਨੂੰ ਮਹਾਰਾਣਾ ਸੀ ਜਿਹੜਾ ਉਹਨਾਂ ਦੀ ਸ~ ਉਹਨਾਂ ਦੀ ਅਸਫਲਤਾ ਕਰਕੇ ਤੇ ਨਾਰਾਜ਼ ਹੋਣ ਕਰਕੇ ਮਤਲਬ

ਅੱਛਾ ਅੱਛਾ ਅੱਛਾ ਤੇ ਹੋਰ ਕੁਛ ਇਹਦੇ ਬਾਰੇ ਅੱਗੇ?

Don't know ਏਦਾ ਨੀ ਮੈਨੂੰ ਪਤਾ ਹੈਗਾ ਕੁਛ ਕਹਿੰਦੇ ਕਿ ਉਦੋਂ ਜਿਹੜੇ ਓਹਦੇ ਮ~ ਧਰਮਪਦ ਸੀਗਾ ਤੇ ਓਹਦੀ ਮਾਤਾ ਮਤਲਬ ਪਿਤਾ ਤੇ ਦੋਨੇਂ ਜਾਣੇ ਚਲੇ ਗਏ ਸੀ ਮੰਦਿਰ ਵਿੱਚ ਘੰਟੀਆਂ ਲਗਾਉਣ ਲਈ

ਪਿਤਾ ਇਹ ਪਿਤਾ ਪੁੱਤਰ ਦੇ ਹਨਾ ਜਿਵੇ ਕੁਛ ਦਿਖਾਉਣ ਨੂੰ ਚੰਦਰਮਾ ਆਪਣੀ ਪੂਰੀ ਸ਼ਾਨ, ਸ਼ਾਨ ਨਾਲ ਚਮਕ ਰਿਹਾ ਸੀ ਕਿਉਕਿ ਓਥੇ ਮੰਦਰਾਂ ਦੇ ਸ਼ਿਖਰ ਤੇ ਰੇਤ ਦੀ ਢਾਲ~ ਰੇਤ, ਰੇਤ ਦਾ ਕਿਉਂਕਿ ਇਹ ਮੰਦਿਰ ਰੇਤ ਦਾ ਵੀ ਬਣਿਆ ਹੋਇਆ ਹਨਾ

ਇਹ ਮੰਦਿਰ ਪੂਰਾ ਹੋ ਗਿਆ ਸੀ ਫਿਰ ਬਿਸੁ ਨੇ ਜਿਹੜਾ ਆਪਣੇ ਆਪਣੇ ਪੁੱਤਰ ਲਈ ਖੁਸ਼ ਸੀ ਕਿ ਉਸਨੇ, ਹਜ਼ਾਰਾਂ ਦੀਆਂ ਜਾਨਾਂ ਬਚਾਈਆਂ, ਧਰਮਪਦ ਨੇ

ਕਿਉਕਿ, ਜੇਕਰ ਸਾਰੀਆਂ ਸਮਸਿਆ ਦਾ ਹੱਲ ਹੋ ਗਈਆਂ ਅਹ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 ਧਰਮਪਦ ਨੇ ਕਿਹਾ ਸੀ ਕਿ ਮੰਦਿਰ ਦੀ ਸਪੂਰਨਤਾ ਨੂੰ ਵੇਖਣ ਦੇ ਲਈ ਆਲੇ-ਦਵਾਲੇ ਕੱਠੇ ਹੋਏ ਵੀ ਜਿਹੜੇ ਸਾਰੇ ਕੱਠੇ ਹੋਣਗੇ ਲੋਕ ਸਫਲਤਾ ਦਾ ਜੋਸ਼ ਘੱਟ ਗਿਆ ਕਿਉਕਿ ਲੋਕ ਡਰਦੇ ਸੀ ਕਿ ਜੇ ਰਾਜਾ ਬਿਸੁ, ਰਾਜਾ ਬਿਸੁ ਆ ਜਿਹੜਾ ਉਹ ਆ ਗਿਆ ਉਹ ਕਾਰੀਗਰਾਂ ਨੂੰ ਬਹੁਤ ਮਤਲਬ ਉਹਨਾਂ ਤੇ ਉਹ ਕਰਦਾ ਸੀ ਨਾ ਵੀ ਇਹਨਾਂ ਨੂੰ ਮਾਰ ਦੇਵੇਗਾ ਉਹ ਅੱਛਾ ਅੱਛਾ ਅੱਛਾ ਫੇਰ?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 ਹਾਂਜੀ ਬਿਲਕੁਲ ਕਿਉਕਿ ਓਹਨੇ ਸਾਰਿਆਂ ਦੀ ਜਾਨ ਬਚਾਈ ਸੀ ਨ ਉਹਨੇਂ

ਤਾਵੀ ਉਸਤੋਹ ਖੁਸ਼ ਸੀਗੀ ਕਿ ਮੈਨੂੰ ਮਾਨ ਏ ਆਪਣੇ ਪੁੱਤਰ ਤੇ ਉਹਨੇਂ ਵੀ ਆਪਣੀ ਜਾਨ ਨੂੰ ਭੁੱਲ ਕੇ ਸਾਰਿਆਂ ਦੀ ਜਾਨ ਬਚਾਈ ਏ ਬਾਰ੍ਹਾਂ ਸੌ ਮਤਲਬ ਮਜਦੂਰਾਂ ਦੀ ਜਾਨ ਬਚਾਈ ਸੀ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 ਦੀ ਵਡਿਆ~ ਵਡਿਆਈ ਨੀ ਕੀਤੀ ਸੀ ਨਾ ਹੀ ਕਦੇ ਓਹਨੇ ਆਪਣੀ ਪ੍ਰਸਿੱਧੀ ਦਾ ਨਾਮ ਉਹ ਕੀਤਾ ਸੀ ਵੀ ਮੈ ਆਹ ਕੁਛ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 ਖੁਸ਼ ਹੋਇਆ ਸੀ ਨਾ ਜਿਹੜਾ ਇਹਨੇ ਕਾ~ ਮੰਦਿਰ ਬਣਾਇਆ ਸੀ ਹਮ ਹਮ ਹਮ ਤੇ ਫਿਰ ਉਹ ਹੌਲੀ ਹੌਲੀ ਉਹ ਮੰਦਿਰ ਤੱਕ ਪਹੁੰਚ ਗਿਆ ਕਿਉਂਕਿ ਓਹਨੇ ਖੁਸ਼ ਸੀ ਉਹ ਵੀ ਮੈ ਉਹ ਮੰਦਿਰ ਬਣਾਉਣ ਲਈ ਲੋਕਾਂ ਦੀ help ਕੀਤੀ ਆ

ਨਾਲੇ ਸ਼ਿਪ~ ਸ਼ਿਲਪਕਾਰੀ ਵੀ ਤਾਂ ਸੀਗਾ architecture ਵੀ ਸੀਗਾ ਤਾਂ ਹੀ ਫਿਰ ਮਤਲਬ ਓਹਨੇ ਵਧੀਆ ਮੰਦਿਰ ਬਣਾਇਆ ਸੀਗਾ

ਆਪਣੀ ਤਾਰੀਫ

ਹਮ ਸਾਰਿਆਂ ਦੀ ਓਹਨੇ ਜਾਨ ਬਚਾਈ ਸੀ ਕਿਉਂਕਿ ਲੋਕ ਕਥਾਵਾਂ ਦੇ ਖੇਤਰ ਤੇ ਹਰ ਨੌਜਵਾਨ ਕਾਰੀਗਰਾਂ ਦੀ ਇੱਛਾ ਵਿਚ ਰਹਿੰਦਾ ਸੀ ਉਹ ਵੀ ਹਾਂ ਵਧੀਆ ਕਰਿਆ ਇਹਨੇ ਸਬ ਲਈ ਵਧੀਆ ਕੰਮ ਕਰਿਆ ਏ ਨਾਲੇ ਵਧੀਆ ਕੰਮ ਕਰਨਾ ਚਾਹੁੰਦਾ ਸੀਗਾ ਉਹ, ਬਦ~ ਭਲਾਈ ਕਰਨਾ ਚਾਹੰਦਾ ਸੀ ਲੋਕਾਂ ਦੀਆਂ ਵੀ ਕਿਉਂਕਿ ਓਹਨੇ ਕਦੇ ਕੀਤਾ ਨੀ ਸੀ ਹੰਕਾਰ ਨੀ ਕੀਤਾ ਦਿਖਾਵਾ ਨੀ ਕੀਤਾ ਸੀ ਓਹਨੇ ਕਦੇ ਵੀ ਮੈ ਏਦਾਂ ਕੱਮ ਕਰਿਆ ਮਹਾਨ ਕੰਮ ਕਰਿਆ ਮੈਨੂੰ ਲੋਕ ਕਹਿਣ ਵੀ ਹਾਂ ਇਹਨੇ ਇੰਨਾ ਵਧੀਆ ਕੰਮ ਕਰਿਆ।

ਚਲੋ ਇੱਕ ਮਹਾਨ ਸ਼ਖਸ਼ੀਅਤ ਸੀਗੇ ਉਹ ਇੱਕ ਤੇ ਨਾਲੇ ਇੱਕ architecture ਵੀ ਸੀਗੇ ਬਿਲਕੁਲ ਅੱਜ ਇੰਨਾ ਵਧੀਆ ਕੰਮ ਕਰ ਗਿਆ ਸੋਚੋ ਬਾਰ੍ਹਾਂ ਸਾਲਾਂ ਦਾ ਸਿਰਫ ਬਾਰ੍ਹਾਂ ਸਾਲਾਂ ਦਾ ਮੁੰਡਾ ਇਹ ਵੀ ਸੋਚੋ ਅਜਕਲ ਦੇ ਜ਼ਮਾਨੇ 'ਚ ਕੋਈ ਬਾਰ੍ਹਾਂ ਦਾ ਬੱਚਾ ਕੀ ਹੁੰਦਾ ਏ ਕੁਛ ਨੀ ਹੁੰਦਾ ਏ

ਚਲੋ ਠੀਕ ਆ, ਫਿਰ

ਹਾਂਜੀ ਮੈ ਵਧੀਆ, ਤੁਸੀਂ ਦੱਸੋ? ਬੱਸ ਵਧੀਆ ਮੈ ਨਾ ਮਤਲਬ book ਪੜ੍ਹ ਰਹੀ ਥੀ ਇੱਕ ਤੇ ਓਹਦੇ ਵਿਚ ਨਾ ਮਹਾਤਮਾ ਗਾਂਧੀ ਜੀ ਦੇ ਬਾਰੇ ਆਇਆ ਤੇ ਮੈਨੂੰ ਤੇ ਉਨ੍ਹਾਂ ਦੇ ਬਾਰੇ ਕੁਛ ਪਤਾ ਹੈ ਨਹੀਂ, ਤੇ ਮੈ ਸੋਚਿਆ ਤੁਹਾਨੂੰ ਪੁੱਛ ਲਈਏ ਤੇ ਤੁਹਾਨੂੰ ਪਤਾ ਉਨ੍ਹਾਂ ਦੀ ਕਹਾਣੀ ਕੀ ਸੀ ਮਹਾਤਮਾ ਗਾਂਧੀ ਜੀ ਦੀ?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

ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਮਹਾਤਮਾ ਗਾਂਧੀ ਬਾਰੇ।

ਠੀਕ ਏ ਮਹਾਤਮਾ ਗਾਂਧੀ ਆਪਣੇ ਅਹਿੰਸਕ ਵਿਰੋਧ ਦੇ ਅਹਿੰਸਕ ਦਰਸ਼ਨ ਲਈ ਦੁਨੀਆਂ ਵਿਚ ਸਤਿਕਾਰੇ ਜਾਂਦੇ ਮੋਹਨਦਾਸ ਕਰਮਚੰਦ ਗਾਂਧੀ ਉਹਨਾਂ ਦਾ ਪੂਰਾ ਨਾਮ ਸੀ,

ਅਤੇ ਇਕ ਭਾਰਤੀ ਪਰਿਵਾਸੀ ਵਜੋਂ ਉਸ ਦੀ ਸਰਗਰਮੀ ਸ਼ੁਰੂ ਕੀਤੀ ਅਤੇ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੇਸਾਲਾ ਵਿਚ ਇੱਕ ਪ੍ਰਮੁੱਖ ਸ਼ਖਸ਼ੀਅਤ ਬਣ ਗਈ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

ਹਾਂਜੀ ਉਹਨਾਂ ਦਾ ਪਹਿਲਾਂ ਤਾਂ ਇਹ ਸੀ ਕਿ ਉਹ ਬਹੁਤ ਸ਼ਰਮੀਲੇ ਸੀ ਉਸ ਨੇ ਸੱਚਮੁੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਮਿਸਟਨ ਚਰਚਿਲ ਨੂੰ ਨਾਰਾਜ ਕੀਤਾ ਉਸ ਨੂੰ ਤੁਰਨਾ ਪਸੰਦ ਸੀ, ਉਸ ਨੂੰ novel ਸ਼ਾਂਤੀ ਪੁਰਸਕਾਰ ਮਿਲਣ ਵਾਲਾ ਸੀ ਗਾਂਧੀ time magazine ਦੇ person of the century award ਲਈ ਉੱਪ ਜੇਤੂ ਰਹੇ।

ਤੇ ਉਨ੍ਹਾਂ ਦੇ ਬਾਰੇ ਮਤਲਬ ਗਾਂਧੀ ਜੀ ਦੇ ਬਾਰੇ ਕੁਛ ਜਾਣਕਾਰੀ ਦਓਗੇ ਮੈਨੂੰ? ਬਿਲਕੁਲ ਬਿਲਕੁਲ ਗਾਂਧੀ ਇਕ ਕਿਸ਼ੋਰ ਨਵਵੇਹੋਤਾ ਸੀ ਗਾਂਧੀ ਜੀ ਨੇ ਭਾਰਤ ਵਿਚ ਨਹੀਂ ਸਗੋਂ ਦਫਨੀ ~ਦਫਨੀ ਅਫ੍ਰੀਕਾ ਵਿਚ ਦੱਖਣੀ ਅਫ੍ਰੀਕਾ ਵਿਚ ਇਕ ਕਾਰਕੂਨ ਵਜੇ ਸ਼ੁਰੂਆਤ ਕੀਤੀ ਸੀ ਗਾਂਧੀ

ਗਾਂਧੀ ਜੀ ਇਕ ਸ਼ਾਂਤੀ ਵਾਦੀ ਸੀ ਪਰ ਕਦੇ ਵੀ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਜਿੱਤਿਆ ਉਹਨਾਂ ਨੇ, ਬਚਪਨ ਵਿਚ ਬਹੁਤ ਸ਼ਰਮੀਲੇ ਸਨ ਮੋਹਨਦਾਸ ਅਤੇ ਇੰਦਰਾ ਦਾ ਕੋਈ ਸੰਬੰਧ ਨਹੀਂ ਸੀ ਅੱਛਾ ਤੇ ਉਹਨਾਂ ਨੇ ਕੁਛ ਤਿੰਨ ਗੱਲਾਂ ਕਹਿ~ ਅਹ ਕਹੀਆਂ ਸੀ ਗਾਂਧੀ ਜੀ ਨੇ ਤੇ ਉਹ ਕਿਹੜੀਆਂ ਤਿੰਨ ਗੱਲਾਂ ਕਹੀਆਂ ਸੀ ਭਲਾ?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 ਭਾਰਤ ਦੀ ਅਜਾਦੀ ਦੇ ਸੰਘਰਸ਼ ਲਈ ਕਾਰਕੂਨ ਵਜੋਂ ਕੰਮ ਕੀਤਾ ਸੀ ਉਹਨਾਂ ਨੇ ਅੱਛਾ ਤੇ ਉਨ੍ਹਾਂ ਦੇ ਛੇ ਸਿਧਾਂਤ ਕੀ ਸੀ?

ਠੀਕ ਏ ਤੇ ਮ~ ਉਹ ਗਾਂਧੀ ਜੀ ਸਬ ਤੋਂ ਜ਼ਿਆਦਾ ਕਿਸ ਚੀਜ਼ ਲਈ ਮਸ਼ਹੂਰ ਸੀ? ਮੋਹਨਦਾਸ ਕਰਮਚੰਦ ਗਾਂਧੀ ਨੂੰ ਵੀਵੀਂ ਸਦੀ ਦੇ ਮਹਾਨ ਰਾਜਨੀਤਿਕ ਅਤੇ ਅਧਿਆਤਮਿਕ ਨੇਤਾਵਾਂ ਵਿੱਚੋ ਇਕ ਵਜੋਂ ਜਾਣਿਆ ਜਾਂਦਾ ਸੀ ਭਾਰਤ ਵਿਚ ਰਾਸ਼ਟ੍ਰਪਿਤਾ ਦੇ ਰੂਪ ਵਿਚ ਸਤਕਾਰਿਆ ਜਾਂਦਾ ਹੈ ਉਸ ਨੇ ਸਤਿਆਗ੍ਰਹਿ ਦੇ ਸਿਧਾਂਤ ਦੀ ਅਘਵਾਈ ਕੀਤੀ ਅਤੇ ਅਭਿਆਸ ਕੀਤਾ ਸਮੂਹਿਕ ਇੰਸਾ~ ਅਹਿੰਸਕ

ਹਾਂਜੀ ਤੇ ਗਾਂਧੀ ਜੀ ਦੀ ਮੁਖ ਜਿੱਤ ਕਿਹੜੀ ਹੀ? ਗਾਂਧੀ ਜੀ ਉਸਨੇ ਘਟੋਂ-ਘਟ ਦੋ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ਸਤੰਬਰ ਉੱਨੀ ਸੌ ਸੰਤਾਲੀ ਦੇ ਵਿਚ ਉਸਨੇ ਤੇਜ ਨੇ~ ਅਹ ਉਸਦੇ ਤੇਜ ਨੇ ਕਲਕੱਤਾ ਦੇ ਦੰਗੇ ਬੰਦ ਕਰ ਦਿੱਤੇ ਸੀ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 ਜੀ

ਉੱਨੀ ਸੌ ਸੰਤਾਲੀ ਨੂੰ ਉਹਨਾਂ ਦਾ ਦੇਸ਼ ਦੀ ਅਜਾਦੀ ਦਾ ਟੀਚਾ ਸਾਕਾਰ ਹੋ ਗਿਆ ਤੇ ਸਾਰੇ ਕਹਿੰਦੇ ਕਿ ਗਾਂਧੀ ਜੀ ਇਕ hero ਸੀ ਉਹ ਕਿਊ ਸੀ hero ਜੀ ਦੇਖੋ ਗਾਂਧੀ ਜੀ ਇਕ ਰਾਸ਼ਟਰੀ ਨਾਇਕ ਅਤੇ ਭਾਰਤ ਦੇ ਸਬ ਤੋਂ ਮਸ਼ਹੂਰ ਸਵਤੰਤਰਤਾ ਸੈਨਾਨੀ ਸਨ ਜਾਤੀ ਅਤੇ ਧਾਰਮਿਕ ਹਿੰਸਾ ਦੇ ਖਿਲਾਫ ਉਸ ਦੀ ਲੜਾਈ ਲਈ ਦੁਨੀਆਂ ਭਰ ਵਿਚ ਸਤਕਾਰਿਆ ਜਾਂਦਾ ਸੀ ਜ਼ਿਆਦਾਤਰ ਭਾਰਤੀਆਂ ਦਵਾਰਾ ਉਸ ਦੀ ਵਿਸ਼ਵ ਵਿਆਪੀ ਸਾਕ ਬਹੁਤ ਮਾਨ ਦਾ ਸਰੋਤ ਹੈ ਇਸ਼ਤਿਹਾਰਾਂ, ਨੋਟਾਂ ਅਤੇ ਕੰਧ ਚਿਤ੍ਰਾਂ ਤੇ

ਠੀਕ ਏ ਤੇ ਗਾਂਧੀ ਜੀ ਦੀ ਨੈਤਿਕਤਾ ਕੀ ਸੀ?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

ਆਪਣੀ ਮੁੱਢਲੀ ਚੇਤਨਾ ਅਨੁਸਾਰ ਅਹਿੰਸਾ ਨੂੰ ਆਪਣੇ ਜੀਵਨ ਵਿਚ ਕੀਤਾ

ਤੇ ਮਤਲਬ ਗਾਂਧੀ ਜੀ ਦੇ ਅਹ ਚਾਰ ਚੀਜਾਂ ਕਿਹੜੀਆਂ ਹੀ ਜਿਹੜੀ ਸਾਨੂੰ ਉਹ ਜਾਣਨੀ ਚਾਹੀਦੀਆਂ ਉਨ੍ਹਾਂ ਦੇ ਬਾਰੇ ਗਾਂਧੀ ਜੀ ਨੇ ਬ੍ਰਿਟਿਸ਼ ਸ਼ਾਸ਼ਨ ਦੇ ਖਿਲਾਫ ਅਹਿੰਸਕ ਵਿਰੋਧ ਦਾ ਸੱਦਾ ਦਿੱਤਾ, ਗਾਂਧੀ ਧਾਰਮਿਕ ਵਿਚਾਰਾਂ ਤੋਂ ਪ੍ਰਭਾਵਿਤ ਸੀ ਕਾਨੂੰਨ ਦੀ ਪੜ੍ਹਾਈ ਕੀਤੀ ਉਹਨਾਂ ਨੇ ਗਾਂਧੀ ਇੱਕੀ ਸਾਲ ਤੱਕ ਦੱਖਣੀ ਅਫ੍ਰੀਕਾ ਵਿਚ ਰਹੇ, ਗਾਂਧੀ ਦਾ ਮੁਖ ਸੰਦੇਸ਼ ਕੀ ਸੀ? ਗਾਂਧੀ ਜੀ ਅਹਿੰਸਾ ਦੇ ਮਜਬੂਤ ਵਕੀਲ ਸਨ ਉਸ ਨੂੰ ਭਾਰਤ ਦੀ ਅਜਾਦੀ ਦੀ ਪ੍ਰਾਪਤੀ ਲਈ ਬ੍ਰਿਟਿਸ਼ ਬਸਤੀਵਾਦੀ ਸ਼ਕਤੀ ਸ਼ਕਤੀਆਂ ਵਿਰੁੱਧ ਅਹਿੰਸਾ ਦਾ ਪ੍ਰਚਾਰ ਕੀਤਾ ਅਤੇ ਅਭਿਆਸ ਕੀਤਾ

ਗਾਂਧੀ ਜੀ ਨੇ ਸਾਦਾ ਜੀਵਨ ਬਤੀਤ ਕੀਤਾ ਇਹ ਵੀ ਇਕ ਖ਼ਾਸਿਯਤ ਹੈ ਕਿ ਸਾਦਾ ਜੀਵਨ ਬਤੀਤ ਕਰਨਾ ਕੋਈ ਆਮ ਬਦਲੇ ਵਿਚ ਕਿਸੇ ਵੀ ਚੀਜ ਦੀ ਉਮੀਦ ਕੀਤੇ ਬਿਨਾ ਲੋੜਵੰਦ ਲੋਕਾਂ ਦੀ ਮਦਦ ਕਰਨਾ, ਉਸ ਨੇ ਬ੍ਰਿਟਿਸ਼ ਸ਼ਾਸ਼ਨ ਦੇ ਵਿਰੁੱਧ ਲੜਾਈ ਲੜੀ ਅਤੇ ਭਾਰਤ ਨੂੰ ਇਕ ਆਜ਼ਾਦ ਰਾਸ਼ਟਰ ਬਣਾਇਆ

ਤੇ ਅੱਠ ਗੱਲਾਂ ਕਿਹੜੀਆਂ, ਜਿਹੜੀਆਂ ਸਾਨੂੰ ਗਾਂਧੀ ਜੀ ਤੋਂ ਸਿੱਖਣੀਆਂ ਚਾਹੀਦੀਆਂ?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

ਤੇ ਅਹ ਸ਼ਾਂਤੀ ਦੀ ਗਾਂਧੀ ਅਹ ਵਾਦੀ ਯਾਤਰਾ ਕੀ ਸੀ? ਜੀ ਗਾਂਧੀ ਜੀ ਦੀ ਸ਼ਾਂਤੀ ਦੇ ਸਿਧਾਂਤ ਵਿਚ ਮਨੁੱਖੀ ਕਦਰਾਂ-ਕੀਮਤਾਂ ਬਹੁਤ ਮਹੱਤਵਪੂਰਨ ਹਨ, ਅਹਿੰਸਾ ਇਕ ਰਨਨੀਤੀ ਦੀ ਬਜਾਏ ਜੀਵਨ ਦਾ ਇਕ ਤਰੀਕਾ ਹੈ ਅਤੇ ਸੱਚ ਦਾ ਪਿੱਛਾ ਯਾਨੀ ਸਤਿਆਗ੍ਰਹਿ, ਬੇਇਨਸਾਫ਼ੀ ਦੇ ਅੱਗੇ ਨਿਸ਼ਕਿਰਿਆ ਅਧੀਨਗੀ ਹੈ ਅਤੇ ਇਸ ਦੇ ਵਿਰੋਧ ਇਕ ਸਰਗਰਮ ਸੰਘਰਸ਼ ਵਿਚ ਅੰਤਰ ਬਣਾਉਂਦਾ ਹੈ ਠੀਕ ਏ ਤੇ ਆਜ਼ਾਦੀ ਦੇ ਬਾਰੇ ਗਾਂਧੀ ਜੀ ਦਾ ਕੀ ਵਿਚਾਰ ਸੀ? ਜੀ ਗਾਂਧੀ ਦਾ ਮੰਨਣਾ ਸੀ ਕਿ ਇਕ ਸਚਾ ਸਵਰਾਜ ਲੋਕ~ ਕੁਝ ਲੋਕਾਂ ਦਵਾਰਾ, ਅਧਿਕਾਰ ਪ੍ਰਾਪਤੀ ਦਵਾਰਾ ਨਹੀਂ, ਸਗੋਂ ਸਾਰੇ ਦਵਾਰਾ ਦੁਰਵਿਹਾਰ ਕੀਤੇ ਜਾਣ ਤੇ ਅਧਿਕਾਰਾਂ ਦਾ ਵਿਰੋਧ ਕਰਨ ਦੀ ਸ਼ਕਤੀ ਦੀ ਪ੍ਰਾਪਤੀ ਕਰਨਾ,